ਲੋਕੀਂ ਸਤਿਕਾਰ ਵਜੋਂ ਉਨ੍ਹਾਂ ਨੂੰ ਯਾਦ ਕਰਦੇ ਹੈਂ ਤੇ ਵਧੀਆ ਗੱਲ ਹੈ ਈ

ਕਈ ਲੋਗ ਜੋ ਇਹ ਮੰਨਦੇ ਹੈ ਕਿ ਅੱਤਵਾਦੀ ਹੈ ਤੇ ਕਈ ਜੋ ਮੰਨਦੇ ਹੈ ਵੀ ਉਹ ਕਹਿੰਦੇ ਹੈ ਸੰਤ ਜੀ ਹੈ ਉਨ੍ਹਾਂ ਨੇ ਤਾਂ ਸਹੀ ਰਾਹ ਪਾਇਆ ਅਸੀਂ ਤਾਂ ਖੁਦ ਬਹੁਤ ਵਧੀਆ ਮੰਨਦੇ ਹੈਂ ਉਨ੍ਹਾਂ ਨੂੰ ਸੰਤ ਜਰਨੈਲ ਸਿੰਘ ਜੀ ਨੂੰ

ਅੱਛਾ ਤੁਸੀਂ ਮੈਨੂੰ ਮੁਢਲੇ ਜੀਵਨ ਬਾਰੇ ਦੱਸ ਸਕਦੇ ਹੋਂ ਕਿ ਉਨ੍ਹਾਂ ਦਾ ਮੁਢਲਾ ਜੀਵਨ ਕੀ ਸੀ ਉਨ੍ਹਾਂ ਦੇ ਮਾਤਾ ਜੀ ਦਾ ਨਾਮ ਪਿਤਾ ਜੀ ਦਾ ਨਾਮ

ਉਹ ਦੋ ਜੂਨ ਉੱਨੀ ਸੌ ਸੰਤਾਲੀ ਵਿੱਚ ਹੋਇਆ ਸੀ ਤੇ ਜਰਨੈਲ ਸਿੰਘ ਬਰਾੜ ਵੱਜੋਂ ਇੱਕ ਜੱਟ ਸਿੱਖ ਪਰਿਵਾਰ ਵਿੱਚ ਮਾਲਵਾ ਖੇਤਰ ਵਿੱਚ ਜਿਹੜਾ ਸੀ ਸਥਿਤ ਮੋਗਾ ਜਿਲ੍ਹੇ ਦੇ ਰੋਡੇ ਪਿੰਡ ਵਿੱਚ ਹੋਇਆ ਸੀ ਤੇ ਸਰਦਾਰ ਹਰਨਾਮ ਸਿੰਘ ਬਰਾੜ ਦਾ ਪੋਤਰਾ ਤੇ ਓਹਦੇ ਪਿਤਾ ਜਿਹੜੇ ਸੀ ਜੋਗਿੰਦਰ ਸਿੰਘ ਬਰਾੜ ਤੇ ਇੱਕ ਕਿਸਾਨ ਸੀ ਤੇ ਉਹ ਨਾ ਮਤਲਬ ਇੱਕ ਸਥਾਨਿਕ ਸਿੱਖ ਨੇਤਾ ਵੀ ਸੀ ਤੇ ਉਨ੍ਹਾਂ ਦੀ ਜਿਹੜੀ ਮਾਤਾ ਸੀ ਉਨ੍ਹਾਂ ਦਾ ਨਾਮ ਸੀ ਨਿਹਾਲ ਕੌਰ ਤੇ ਸੰਤ ਜਿਹੜੇ ਸੀ ਉਹ ਆਪਣੇ ਸੱਤ ਭਰਾਵਾਂ ਦੇ ਵਿੱਚੋਂ ਛੇ ਭਰਾਵਾਂ ਤੇ ਇੱਕ ਭੈਣ ਸੱਤ ਜਾਣੇ ਹੋਏ ਮਤਲਬ ਸਾਰੇ ਜਾਣੇ ਤੇ ਉਨ੍ਹਾਂ ਵਿਚੋਂ ਨਾ ਸਾਰੀਆਂ ਨਾਲੋਂ ਛੋਟੇ ਸੀ ਤੇ ਹਾਂ ਤੇ ਓਂ ਮਤਲਬ

ਆਪਣੇ ਪਿਤਾ ਦੇ ਨਾਲ ਖੇਤ ਵਿੱਚ ਕੰਮ ਕਰਨਾ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ ਤੇ ਉਸਨੇ ਉਨੀਂਵੀਂ ਉੱਨੀ ਸਾਲ ਦੀ ਉਮਰ ਵਿਚ ਬਿਲਾਸਪੁਰ ਦੇ ਸੁੱਚਾ ਸਿੰਘ ਦੀ ਧੀ ਪ੍ਰੀਤਮ ਕੌਰ ਦੇ ਨਾਲ ਜਿਹੜਾ ਸੀ ਉਹ ਵਿਆਹ ਕਰਵਾ ਲਿਆ ਤੇ ਇਨ੍ਹਾਂ ਦੇ ਦੋ ਮਤਲਬ ਪੁੱਤਰ ਵੀ ਹੋਏ ਸੀ ਇੱਕ ਦਾ ਨਾਮ ਸੀ ਈਸ਼ਰ ਸਿੰਘ ਇੱਕ ਦਾ ਨਾਮ ਸੀ ਇੰਦਰਜੀਤ ਸਿੰਘ ਤੇ ਭਿੰਡਰਾਂਵਾਲੇ ਦੀ ਮੌਤ ਤੋਂ ਬਾਅਦ ਅਹ ਪ੍ਰੀਤਮ ਕੌਰ ਜਿਹੜੀ ਸੀ ਉਹ ਆਪਣੇ ਪੁੱਤਰਾਂ ਨੂੰ ਲੈ ਕੇ ਮੋਗੇ ਜਿਲੇ ਦੇ ਬਿਲਾਸਪੁਰ ਪਿੰਡ ਚਲੀ ਗਈ ਆਪਣੇ ਭਰਾਵਾਂ ਦੇ ਨਾਲ ਹੀ ਰਹੀ ਤੇ ਉੱਥੇ ਪੰਦਰਾਂ ਸਤੰਬਰ ਦੋ ਹਜ਼ਾਰ ਸੱਤ ਨੂੰ ਜਲੰਧਰ ਵਿੱਚ ਓਹਨੂੰ ਦਿਲ ਦੀ ਮਤਲਬ ਬਿਮਾਰੀ ਦੇ ਕਾਰਣ ਓਹਦੀ ਮੌਤ ਹੋ ਗਈ ਸੀ ਅੱਛਾ ਠੀਕ ਆ Thank you ਤੁਸੀ ਮੈਨੂੰ ਇੰਨੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ Thank you ਹਾਂਜੀ ਠੀਕ Thank you

ਮਿਲ ਗਿਆ ਮਿਲ ਗਿਆ ਹੋਰ ਤੂੰ ਸੁਣਾ ਲਗਾ ਲਿਆ ਅੱਛਾ ਹੋਰ ਨਵੀਂ ਤਾਜੀ

ਹੋਰ ਸੁਣਾ ਤੂੰ

ਮੰਮੀ ਐਥੇ ਹੀ ਏ ਆ ਗਈ ਗੁਸਲਖਾਨੇ ਚੋਂ ਮੁੜ ਕੇ

ਹਮ ਦੀਪੂ ਨਾਲ ਗੱਲ ਹੋਈ ਹਾਂ ਹੋਈ ਤੀ ਓਹਨਾ ਨੇ ਗੱਲ

ਮਿਲਿਆ ਹੋਇਆ ਈ ਏ ਤਾਂਹੀ ਰਿਹਾ ਕਰਦਾ ਜੇ ਨਾ ਮਿਲਿਆ ਘਰੇ ਹੀ ਆਣਾ ਥਾ

ਹੋਰ ਕਿਹਨੂੰ ਕੀਤਾ ਸੀਗਾ ਫੋਨ

ਰਾਧਿਕਾ ਨੂੰ ਫੇਰ ਉਹ ਤਾਂ ਇਕ ਨਾਲ ਹੀ ਕਰਨੀ ਸੀ ਨਾ ਗੱਲ ਤਾਂ ਤੇ ਮੈਂ ਦੋ scanner ਕੀਤੇ ਅੱਛਾ ਦੋ scanner ਕੀਤੇ ਨੇ

ਓਹਨੇ ਕਿ ਕਿਹਾ

ਸੱਤ ਓਹਦੇ ਪੂਰੇ ਕੀਤੇ ਸੱਤ ਆਪਣੇ ਪੂਰੇ ਕੀਤੇ ਅੱਛਾ ਤਾਂ ਵੀ ਕਿ ਗੱਲ ਕਰ ਲਈ ਮੈਂ ਪਤਾ ਨਹੀਂ ਚਾਰ ਆਰ ਦੀਆਂ ਚਾਰ ਪਾਰ ਦੀਆਂ ਇਹੀ ਨਾ ਸਮਝ ਆਵੇ ਕੇ ਮੈਂ ਬੋਲਾਂ ਕਿਆ

ਇਕ ਬੰਦਾ ਹੁੰਦੇ ਜਿਹਦੇ ਨਾਲ ਕਦੀ ਗੱਲ ਨਹੀਂ ਕੀਤੀ ਉਹ ਹਿਸਾਬ ਕਿਤਾਬ ਮੇਰਾ ਓਹਦੇ ਨਾਲ ਵਿਸ਼ਾਖਾ ਭਾਭੀ ਨਾਲ ਕਿਆ ਗੱਲ ਕੀਤੀ ਫੇਰ

ਕਿਹਦੀ ਚੁਗਲੀਆਂ ਕੀਤੀਆਂ ਓਹਦੀ ਸੱਸ ਦੀ ਓਹਦੀ ਜੇਠਾਣੀ ਦੀਆਂ ਕੀਤੇ ਫੜ ਲਈ ਨਾ ਤੇਰੇ ਮੈਨੂੰ ਕੀਹਨੇ ਫੜਨਾ ਮੈਂ ਤਾਂ ਕਿਹਾ ਨਹੀਂ ਕਰੋ ਅੜੀਏ ਤੂੰ ਪਤਾ ਕਿਆ ਕਰ ਮੇਰੀ ਗੱਲ ਸੁਨ ਤੂੰ ਆਪਣਾ ਗੂਗਲ ਕੱਢ ਠੀਕ ਹੈ ਗੂਗਲ ਪਰ search ਕਰ ਪੰਜਾਬੀ status ਠੀਕ ਹੈ

ਦਫ਼ਾ ਕਰ ਜਿਥੇ simple ਗੱਲ ਜੇ ਤੇ ਸਿੱਧਾ ਸ਼ਧਾਰਨ ਗੱਲ ਕਰਨੀ ਏ ਤਾਂ ਕਰ ਇੰਨੀ ਵਧੀਆ ਗੱਲ ਹੁੰਦੀ ਹੈਗੀ ਹੈ ਆਰਾਮ ਨਾਲ ਇਕ ਘੰਟੇ ਦਾ ਪਤਾ ਨਹੀਂ ਲਗਦਾ ਹੈਗਾ ਅੱਛਾ ਫੇਰ ਠੀਕ ਹੈ ਚਾਰ ਗੱਲਾਂ ਇਧਰ ਦੀਆਂ ਮਾਰ ਚਾਰ ਓਧਰ ਦੀਆਂ ਮਾਰ ਕਰਦੇ ਪੂਰਾ ਨਿਸ਼ਾ ਭਾਭੀ ਨੂੰ ਫੋਨ ਕੀਤਾ ਮੈਂ ਕਿਹਾ ਕਹਿੰਦੀ ਮੈਂ ਕਿਹਾ hello ਕਹਿੰਦੀ ਹਾਂ ਮੈਂ ਕਿਹਾ ਕਹਿੰਦੀ ਕੌਣ ਮੈਂ ਕਿੱਹ ਥੋਡੇ ਸ਼ੁਭਚਿੰਤਕ

ਜਿਦਾ ਹੀ ਮੈਂ ਸ਼ੁਭਚਿੰਤਕ ਬੋਲੀ ਨਾ ਦੀਕਸ਼ਾ

ਕਹਿੰਦੀ ਦੀਕਸ਼ਾ

ਹਮ ਨੈਨਸੀ ਨੂੰ ਪੰਜਾਬੀ ਆਂਦੀ ਹੈ ਨੈਨਸੀ ਗੱਲ ਹੀ ਪੰਜਾਬੀ ਚ ਕਰਦੀ

ਉਹ ਬੋਲਦੀ ਕਾਹਦਾ ਮੈਂ ਹੀ ਬੋਲਦੀ ਉਹ ਦੰਦ ਕੱਢਦੀ ਰਹਿੰਦੀ ਅੱਗੇ ਤੇ ਮੈਂ ਕਿਹਾ ਮੈਂ ਕਿਆ ਕਰਦੀ ਕਹਿੰਦੀ ਨਰਾਤੇ ਰੱਖੇ ਵਏ ਹੈ ਮੈਂ ਕਿਹਾ ਅੱਛਾ ਕਹਿੰਦੀ ਤੈਂ ਨਹੀਂ ਰੱਖੇ ਵਏ ਮੈਂ ਕਿਹਾ ਕਹਿੰਦੀ ਕਾਹ

ਨਾ ਮੈਂ ਨਹੀਂ ਰੱਖੇ ਕਹਿੰਦਾ ਕਾਹਤੋਂ ਮੈਂ ਕਿਹਾ

ਮੈਂ ਕਿਹਾ ਨੱਬੇ ਰੁਪਏ ਦਰਜਨ ਕੇਲਿਆਂ ਦੀ

ਸੱਠ ਰੁਪਏ ਕਿੱਲੋ ਪਪੀਤਾ

ਪੰਜਾਹ ਰੁਪਏ ਕਿੱਲੋ ਚੀਕੂ

ਹੈਂ ਕਹਿੰਦੀ ਅੱਛਾ ਕਹਿੰਦੀ ਜਰੂਰੀ ਥੋੜੀ ਨਾ ਹੈ ਕਹਿੰਦੀ ਇਹੀ ਖਾਣਾ ਹੁੰਦਾ ਕਹਿੰਦੀ ਕੁਛ ਹੋਰ ਵੀ ਖਾ ਲੈਂਦੇ ਮੈਂ ਕਿਹਾ ਸੋ ਰੁਪਏ ਦੇ ਦੱਸ ਕਿਲੋ ਆਲੂ ਮਿਲਦੇ ਮੈਂ ਕਿਹਾ ਇਹ ਤਾਂ ਚੱਲ ਠੀਕ ਹੈ ਸਸਤੇ ਹੈ

ਘੈ ਨੌ ਸੋ ਰੁਪਏ ਕਿੱਲੋ

ਨਾ ਉਹ ਦੰਦ ਕੱਢੀ ਜਾਵੇ ਅੱਗੇ ਅੱਗੇ ਤੇ

ਮੈਂ ਕਿਹਾ ਮੈਂ ਕਦੇ ਅੰਬ ਖਾ ਕੇ ਨਹੀਂ ਦੇਖਿਆ

ਮੈਂ ਕਿਹਾ ਮੈਂ ਕਦੇ ਅੰਬ ਖਾ ਕੇ ਨਹੀਂ ਦੇਖਿਆ ਮੈਂ ਕਿਹਾ ਮੈਂ ਤਾਂ ਕਦੇ ਅੰਬ ਦੇਖਿਆ ਈ ਨਹੀਂ ਹੁੰਦਾ ਕਿੱਦਾਂ ਦਾ ਹੈ ਅੱਛਾ ਮੈਂ ਕਿਹਾ ਇਹ ਲਾਲ ਰੰਗ ਦਾ ਹੁੰਦੇ ਕੇ ਪੀਲੇ ਰੰਗ ਦਾ ਹੁੰਦੇ ਨੀਲੇ ਰੰਗ ਦਾ ਹੁੰਦੇ ਕੇ ਹਰਿ ਰੰਗ ਦਾ ਹੁੰਦੇ ਇਹ ਕਾਲੇ ਰੰਗ ਦਾ ਹੁੰਦੇ ਕੇ ਕਿਹੜੇ ਰੰਗ ਦਾ ਹੁੰਦੇ

ਤਾਂ ਨਾ ਕਹਿੰਦੀ ਕਹਿੰਦੀ ਮੈਂ ਤਾਂ ਕਹਿੰਦੀ ਹਾਂ ਕਹਿੰਦੀ ਦੇਖੀਏ ਕਹਿੰਦੀ ਕਹਿੰਦੀ ਇਹ ਨਾ ਲਾਲ ਨਾਲੇ ਨਾ ਪੀਲੇ ਰੰਗ ਦਾ ਹੁੰਦੇ ਮੈਂ ਕਿਹਾ ਐਂਵੇ ਤਾਂ ਨਹੀਂ ਝੂਠ ਬੋਲੀ ਜਾਂਦੀ ਹਰੇ ਰੰਗ ਦਾ ਵੀ ਹੁੰਦੇ ਅੱਜਕਲ ਤਾਂ ਮੈਂ ਕਿਹਾ ਚੀਨੀਆਂ ਨੇ ਇੰਨੀ ਉਹ ਕਰ ਦਿੱਤੀ ਵੀ ਮੈਂ ਕਿਹਾ ਇਹ ਤਾਂ ਕਾਲੇ ਰੰਗ ਦੇ ਵੀ ਆਣ ਲੱਗ ਗਏ ਮੈਂ ਕਿਹਾ ਨੇਟ ਤੇ ਖੋਲ ਕੇ ਵੀ ਦੇਖ ਲਈ ਦਾ ਹੁੰਦੇ ਬਸ ਕਰ ਹੁਣ ਬਸ ਕਰ ਇੰਨਾ ਕਿਉਂ ਹੋ ਗਿਆ ਤੈਨੂੰ ਕਿਤੇ ਹੁਣ ਇਥੇ ਹੀ ਬਸ ਬਸ ਕਰਨੀ ਹਜੇ ਤੱਕ ਪੰਜ ਮਿੰਟ ਹੋਏ ਹਾਏ ਓਏ ਰੱਬਾ ਇੰਨਾ ਟੈਮ ਕਿਥੇ ਬੀਤਣਾ ਤੇਰੇ ਨਾਲ ਗੱਲ ਕਰਕੇ ਤੂੰ ਬਕਵਾਸ ਨਾ ਕਰ ਜੇ ਤੇ ਕਰਨੀ ਏ ਤਾਂ ਦੇਖ ਲੈ ਨਹੀਂ ਤੇ ਤੂੰ ਕੁਸ਼ ਹੋਰ ਲੱਭ

daddy ਨੂੰ ਇਹ ਵੀ ਦੁੱਖ ਹੁੰਦੇ ਕਹਿੰਦੇ ਕਹਿੰਦੇ ਮੇਰੇ ਨਾਲ ਇੰਨੇ ਪੈਸੇ ਦਿਤੇ ਕਿਥੇ ਗਏ

ਕਾਹਦੇ ਪੈਸੇ ਦਿਤੇ

ਕਾਹਦੇ ਦਿਤੇ daddy ਨੇ ਕਿਹੜੇ ਪੈਸੇ ਦਿਤੇ daddy ਨੂੰ ਜਿਹੜੇ ਘਰ ਬਣਾਉਣ ਨੂੰ ਪੈਸੇ ਦਿਤੇ ਉਹ ਆਲੇ ਅੱਛਾ ਤੇ ਉਹ ਕਹਿ ਘਰ ਹੀ ਬਣਿਆ ਥੋਡਾ ਕਹਿੰਦੇ ਕੇ ਤੁਸੀਂ ਵਕੀਲ ਨੂੰ ਪੈਸੇ ਕਾਹਤੋਂ ਨਹੀਂ ਦਿਤੇ ਮੰਮੀ ਨੂੰ ਕਹਿੰਦੇ

ਹਮ

ਫੇਰ ਫੇਰ ਬਨਾਣਾ ਥਾ ਘਰ

ਕਹਿੰਦੇ ਇਕ ਕਮਰਾ ਪਾਣਾ ਥਾ ਉਹ ਅੱਗੇ ਕਾਹਤੋਂ ਬਣਾ ਲਿਆ

ਇਕ ਕਮਰਾ ਪਾਣਾ ਥਾ ਬਰਾਂਡਾ ਪਾਣਾ ਮਤਲਬ ਕਿ ਇਕ ਬਰਾਂਡਾ ਪਾਣਾ ਥਾ ਅੱਗੇ ਕਾਹਨੂੰ ਬਣਾ ਲਿਆ

ਵੀਹ ਭੇਜਿਆ ਤੇਈ ਭੇਜਿਆ ਥਾ

ਫੇਰ ਅੰਜਲੀ ਚਾਚੀ ਓਹਨੂੰ ਫੋਨ ਕਰਦੀ

ਸਾਰੇ ਓਹਨੂੰ ਫੋਨ ਕਰਦੇ

ਮੈਨੂੰ ਵੀ ਲਗਦੇ ਕਿ ਤੇਈ ਥੋੜੀ ਨਾ ਫੇਰ ਵੀ ਹਾਂ ਫੇਰ ਵੀ ਤੇਈ ਫੇਰ ਵੀ ਵੀਹ ਦੇ ਕੇ ਕਹਿੰਦੇ ਮੇਰਾ

ਜਿਹੜਾ ਦਿੱਤੇ ਵਏ ਕਹਿੰਦਾ ਮੈਂ ਦੀਕਸ਼ਾ ਦੇਖੀ ਇਸ਼ੂ daddy ਨੇ ਮੈਨੂੰ ਪੰਜ ਛੇ ਹਜਾਰ ਰੁਪਏ ਦਿੱਤਾ ਥਾ

ਉਹ ਜਿਹੜੇ ਨੇਹਾ ਦੇ ਦੇਣੇ ਥੇ ਮੈਂ

ਮੈਂ ਪੰਜ ਹਜਾਰ ਦਿਤੇ ਓਹਨੂੰ ਕਿੰਨੇ ਰਹਿ ਗਏ ਓਹਦੇ ਓਹਦੇ ਰਹਿੰਦੇ ਹੈ ਪੈਂਤੀ ਸੋ

ਦੇ ਦੇਣੇ ਉਹ ਤਾਂ ਮੈਂ ਕੱਠੇ ਕਰ ਕੇ ਚੋਦਾਂ ਸੋ ਹੋ ਗਿਆ ਬਾਕੀ ਕਰਕੇ ਦੇ ਦੇਣੇ ਮੈਂ ਆਪਣੇ ਆਪ ਹੀ ਮੋੜ ਦੇਣੇ ਉਹ ਤਾ

ਉਹ ਕਿਹੜਾ ਮੰਗਦੀ ਹੈ ਨਾ ਨਾ ਦੀਆ ਕਰ ਉਹ ਕਹਿੰਦੀ ਰਹਿਣ ਦੇ

ਫੇਰ ਕਿ ਉਹ ਪੰਜ ਹਜਾਰ ਨੂੰ ਦਿੰਦੀ ਸੀ ਕਹਿੰਦੀ ਰਹਿਣ ਦੇ

ਮੈਂ ਦੇ ਤੇ ਮੈਂ ਕਿਹਾ ਲੈ ਲੈ ਉਧਾਰ ਮੁਕਦਾ ਸਤਾਰਾਂ ਸੋ ਮੈਂ ਪ੍ਰਿਅੰਕਾ ਦਾ ਦੇਣੇ

ਪ੍ਰਿਅੰਕਾ ਬਾਹਰ ਨਹੀਂ ਗਈ ਪ੍ਰਿਅੰਕਾ ਜਾਣਾ ਅਗਲੇ ਸਾਲ ਦੋ ਹਜਾਰ ਚੋਵੀ ਚ

ਹਾਂ ਮੁੰਡਾ ਤਾਂ ਹੀ ਨੀ daddy ਨੇ ਹੁਣ ਤੇਈ ਭੇਜਿਆ daddy ਨੇ ਤੇਈ ਭੇਜਿਆ ਥਾ daddy ਨੇ ਕਿਸ ਹਿਸਾਬ ਨਾਲ ਤੇਈ ਭੇਜਿਆ

daddy, daddy ਦਾ ਪਤਾ ਨਹੀਂ ਕਿੰਨੇ ਕੇ ਪੈਸੇ ਦੇ ਤੇ ਦਸਿਆ ਤਾਂ ਹੈ ਮੈਨੂੰ ਹਾਂ ਮੁੰਡਾ ਕੈਨੇਡਾ ਪੱਕਾ ਹੈ

ਤੂੰ ਨਾ ਮੰਨ ਹੋ ਗਿਆ ਵਾ ਪ੍ਰੇਮ ਵਿਆਹ ਏ ਪ੍ਰੇਮ ਵਿਆਹ

ਹਾਂ ਹੋਰ